ਕਰੀਮ ਪਾਈ ਏ ਕਰੀਮ ਪਾਈ ਏ। ਘਿਓ ਦੇਸੀ ਘਿਓ ਪਾਇਆ ਹੈ। ਓਹਨੂੰ ਰਮਨ ਨੂੰ ਬਹੁਤ tasty ਲੱਗਦਾ ਹੈ ਕਰੀਮ ਪਾ ਕੇ ਮਲਾਈ ਲਏਗਾ ਮਲਾਈ ਪਾਏਗਾ ਵਿਚ। ਮਲਾਈ ਨੂੰ ਕਰੀਮ ਵਰਗਾ ਬਣਾ ਲਏਗਾ। ਫੇਰ ਉਹ ਪਾ ਕੇ। ਤੇ ਤੁਸੀਂ ਤੜਕਾ ਕਿਦਾਂ ਲਾਂਦੇ ਆ? ਹੈਂ। ਸੁਆਦ ਬਹੁਤ ਬਣੇ ਆ ਥੋੜੇ ਬਸ ਥੋੜੇ ਜੇ ਪਤਲੇ ਆ। ਹੁਣ ਖਾਵਾਂਗੇ। ਨਹੀਂ ਨਹੀਂ ਤੁਸੀਂ ਤੜਕਾ ਕਿਦਾਂ ਲਾਉਂਦੇ ਹੋ ਓਹਨੂੰ? ਤੜਕਾ ਦੇਸੀ ਘਿਓ ਦਾ ਵੱਡੀ ਮੰਮੀ ਅੱਜ ਮੰਮੀ ਨੇ ਹੀ ਲਗਾਇਆ ਬਹੁਤ ਸੁਆਦ ਬਣਾਏ। ਬੜੇ ਦਿਨਾਂ ਬਾਅਦ ਮੰਮੀ ਦੂਸਰੇ ਦੇ ਹੱਥ ਦੀ ਖਾਈਏ ਨਾ ਤੇ tasty ਲੱਗੇ ਆ ਬੜੇ। ਪਹਿਲੇ ਤੇ ਆਪਣੇ। ਮੈਂ ਨਾ ਮੱਖਣ ਦਾ ਤੜਕਾ ਲਾਂਨੀ ਆ।

ਘਿਓ ਪਾ ਲਿਆਈ ਫੇਰ ਕਰੀਮ ਹੈਗੀ ਸੀ ਕਹਿਣ ਲੱਗੇ ਕਰੀਮ ਓਹਨਾ ਨੇ ਰਮਨ ਰਮਨ ਦੀ ਵਹੁਟੀ ਨੇ ਤੇ ਦੀਦੀ ਨੇ ਪਾਈ ਆ ਕਰੀਮ। ਅਸੀਂ ਨੀ ਸਾਨੂੰ ਮੈਨੂੰ ਨੀ ਚੰਗੀ ਲੱਗਦੀ। ਰਮਨ ਖਾਂਦਾ ਹੈ। ਗੋਲੂ ਖਾਂਦਾ ਹੈ ਦਲਜੀਤ ਖਾਂਦੀ ਹੈ ਡੀ ਪੀ ਔਰ ਮੈਂ ਇਕੋ ਜੇ ਆ ਨਾ ਸਾਨੂੰ ਉਪਰ ਕਰੀਮ ਨੀ ਚੰਗੀ ਲੱਗਦੀ ਉਂਝ ਅਸੀਂ ਖਾ ਲੈਂਦੇ ਆ ਮਲਾਈ। ਆਪਾਂ ਕਰੀਮ ਉਪਰ ਨੀ ਪਾਉਂਦੀ। ਮੈਂ ਕਦੀ ਵੀ ਉਪਰ ਨਹੀਂ ਪਾਈ ਕਰੀਮ ਮੈਂ ਹਮੇਸ਼ਾ ਤੜਕੇ ਚ ਪਾਂਦੀ ਆ ਕਰੀਮ। ਉਹ ਓਹਨਾ ਨੂੰ ਉੱਪਰ ਪਾ ਕੇ ਸਵਾਦ ਲੱਗਦੀ ਨੀ ਬਜ਼ਾਰ ਰੈਸਟੋਰੇਂਟ ਜਾਂਦੇ ਤੇ ਓਥੇ। ਉੱਤੇ ਕਰੀਮ ਕ ਕਦੁ। ਉਹ ਪਿਆ ਦਾ ਹੁੰਦਾ ਨਾ ਓਹੋ ਜਿਹੀ tasty ਲੱਗਦੀ ਓਹਨਾ ਨੂੰ। ਮੈਨੂੰ ਨੀ ਸਵਾਦ ਲੱਗਦੀ ਉਹ। ਬੜੀ ਬਕਵਾਸ ਲੱਗਦੀ ਹੈਗੀ ਏ। ਵਿੱਚ ਪਤਾ ਨੀ ਲੱਗਦਾ ਨਾ ਪਈ ਦੀ ਹੋਵੇ ਤੇ। ਅਮ ਮੈਂ ਹੁਣ ਘਰ ਕਿਰਾਏ ਤੇ ਨਾ ਪਾਠ ਕਰਾਇਆ ਸੀਗਾ। ਮੈਂ ਰੋਟੀ ਪਾਣੀ ਤਿਆਰ ਕੀਤੀ ਸੀ। ਮੈਂ ਬਣਾਏ ਸੀ ਘਰ ਉਹ ਕਿ ਕਹਿੰਦੇ ਨੇ ਪਾਓ ਭਾਜੀ ਬਣਾਈ ਸੀ।

ਮੈਂ ਕਿਹਾ ਚੱਲ ਬਣ ਜਾਏਗਾ। ਤੇ ਸਵੇਰ ਤੱਕ ਠੰਡਾ ਹੋ ਜੇ ਗਾ। ਉਹ ਤੇ ਰਾਤੀਂ ਵਿਗੜ ਹੀ ਗਿਆ।

ਹਾਂ ਉਹ ਤੇ ਪਤਲਾ ਦਾ ਪਤਲਾ ਈ। ਉਹ ਤੇ ਗਾੜ੍ਹਾ ਹੋਇਆ ਹੀ ਨਹੀਂ।

ਇਨਾਂ ਮੈਂ ਪਰੇਸ਼ਾਨ। ਛੇ ਕਿੱਲੋ ਦੁੱਧ ਦਾ custard ਬਣਾਇਆ ਮੈਂ।

ਮੈਂ ਤੇ ਡੱਬਾ ਪਾ ਕੇ ਇਕ ਪੂਰਾ ਡੱਬਾ ਵੀ ਪਾ ਤਾ। ਤਾਂ ਵੀ ਨਾ custard ਗਾੜ੍ਹਾ ਹੋਇਆ।

ਕਿ ਮੰਮੀ custard ਮੇਰਾ ਗਾੜ੍ਹਾ ਨੀ ਹੋਇਆ। ਮਮੀ ਕਹਿੰਦੀ ਛੱਡ ਦੇ। ਸਵੇਰ ਤੱਕ ਸ਼ਾਇਦ ਗਾੜ੍ਹਾ ਹੋ ਜਾਏ। ਤੇ ਮੈਂ ਰਾਤੀਂ ਤਕਰੀਬਨ ਸਾਡੇ ਬਾਰਾਂ ਸੁੱਤੀ ਹੋਵਾਂਗੀ custard ਦਾ ਇਹ ਕੰਮ ਦੇਖ ਕੇ। ਕਿਉਂਕਿ ਹੁੰਦਾ ਹੈ ਜੇ ਨਾਲ।

ਸਵੇਰੇ ਉੱਠੀ ਆ। ਇਹਨਾਂ ਨੇ ਕਿਹਾ ਤੂੰ ਆਰਾਮ ਨਾਲ ਉੱਠੀ ਜਲਦ ਬਾਜ਼ੀ ਚ ਨਾ ਉੱਠੀ। ਸ਼ਾਮ ਦੀ ਏ ਸੱਭ ਕੁਛ। ਤੇ ਤੂੰ ਇੰਝ ਕਿਤੇ ਸਵੇਰੇ ਸਵੇਰੇ ਤੜਕੇ ਉੱਠ ਜੇ ਬਾਰਾਂ ਸਾਡੇ ਬਾਰਾਂ। ਇਕ ਵਜੇ ਸੌ ਰਹੀ ਏ ਤੇ ਸਵੇਰੇ ਹੀ ਤੂੰ ਉੱਠ ਜੇ ਕਿਤੇ ਚਾਰ ਵਜੇ ਤੇ ਮੈਂ ਸਵੇਰੇ ਉੱਠੀ ਆ। ਇਹਨਾਂ ਨੇ ਮੈਨੂੰ ਉੱਠਣ ਦਿੱਤਾ ਸੋ ਜਾ ਤੂੰ। ਅੱਠ ਵਜੇ ਉੱਠੀ ਆ ਅੱਠ ਸਾਡੇ ਅੱਠ। ਫਟਾ ਫੱਟ ਰਸੋਈ ਚ ਭੱਜੀ ਆ ਵੇਖਣ ਨੂੰ ਤੇ custard ਗਾੜ੍ਹਾ ਹੀ ਨਾ ਹੋਇਆ।

ਮੈਨੂੰ ਤੇ ਗ਼ਸ਼ ਗ਼ਸ਼ ਪੈਣ ਲੱਗ ਗਏ। ਮੈਂ ਕਿਹਾ ਹਾਏ। ਹੁਣੇ ਫੇਰ ਕੁਛ ਕਰਾਂਗੀ ਗਰਮ ਹੋਏਗਾ ਸ਼ਾਮੀ ਪਾਠ ਸ਼ੁਰੂ ਹੋ ਜਾਣਾ ਤਿਨ ਵਜੇ। ਇਹਨੂੰ ਫਰਿੱਜ ਚ ਰੱਖਣਾ ਹੈ। ਪਰੇਸ਼ਾਨ। ਮੈਂ ਇਹਨਾ ਨੂੰ ਕਿਹਾ ਵੀ ਕੀ ਕਰਾਂ। ਕਹਿੰਦੇ ਜਿਹੜੀ ਆਂਟੀ ਨੇ phone ਕੀਤਾ ਸੀ ਨਾ ਤੈਨੂੰ ਕਿ ਕੋਈ ਕੰਮ ਹੋਏ ਤੇ ਮੈਨੂੰ ਦਸੀ। ਮੈਂ ਸਵੇਰੇ ਓਹਨੂੰ ਨੂੰ phone ਮਿਲਾ ਤਾ ਤਕਰੀਬਨ ਸਾਡੇ ਨੌ ਦੱਸ ਵਜੇ। ਮੈਂ ਪੁੱਛਿਆ ਓਹਨਾ ਨੂੰ ਆਂਟੀ ਕੀ ਕਰ ਰਹੇ ਹੋ? ਆਂਟੀ ਕਹਿੰਦੀ ਕੁਛ ਨੀ ਬੇਟਾ ਮੈਂ ਨਾ ਨਾਸ਼ਤਾ ਬਣਾ ਰਹੀ। ਮੈਂ ਕਿਹਾ ਆਂਟੀ ਤੁਸੀਂ ਮੈਨੂੰ ਤੁਹਾਡੀ help ਦੀ ਲੋੜ ਸੀ। ਮੇਰਾ custard ਬਣਾਇਆ ਸੀ ਉਹ ਖ਼ਰਾਬ ਹੋ ਗਿਆ। ਆਂਟੀ ਕਹਿੰਦੀ ਲੈ ਮੈਂ ਹੁਣੇ ਆ ਜਾਂਦੀ ਆ ਅੱਧੇ ਘੰਟੇ ਚ। ਉਹ ਆ ਗਈ।

ਇਕ ਇਕ ਕਿੱਲੋ ਦਾ custard ਦਾ ਪਾਊਡਰ ਡੱਬਾ ਮੰਗਾਇਆ ਫੇਰ।

ਓਸ ਚੋਂ ਅੱਧਾ ਕਿੱਲੋ custard ਪਾਇਆ।

ਤੇ ਕਰ ਕਰ ਕੇ ਆਂਟੀ ਨੇ ਹੋ ਗਿਆ custard ਗਾੜ੍ਹਾ ਫੇਰ ਥੋੜਾ। ਥੋੜਾ ਜੇਹਾ ਫੇਰ ਆਂਟੀ ਨੇ ਕਿਹਾ ਫਰਿੱਜ ਚ ਰੱਖ ਦੇ। ਓਹਨਾ ਨੇ fruits ਕੱਟੇ। ਫੇਰ ਮੈਂ ਕੀਤੇ ਆਈ ਜਗਾਧਰੀ ਤੇ ਮੈਨੂੰ ਮਾਸੀ ਨੇ ਦਸਿਆ ਅਗਰ ਤੇਰਾ custard ਐਵੇਂ ਖ਼ਰਾਬ ਹੋ ਜੇ ਨਾ।

ਤੇ ਤੂੰ ਕੁਛ ਨਹੀਂ ਕਰਨਾ ਐਵੇਂ custard ਹੋਰ ਚੁੱਕ ਕੇ ਨੀ ਪਾਣਾ। custard ਪਾਏਗੀ ਕਈ ਵਾਰੀ ਸਵਾਦ ਖ਼ਰਾਬ ਹੋ ਜਾਂਦਾ ਹੈ।

ਕੱਚਾ ਕੱਚਾ ਜਾ ਨਹੀਂ ਰਹਿੰਦਾ ਹਾਂ, ਓਹਨਾ ਨੇ ਕਿਹਾ ਤੂੰ ਨਾ bread ਲੈ ਕੇ ਨਾ bread

bread ਨੂੰ ਅੱਛੀ ਤਰ੍ਹਾਂ ਮੈਸ਼ ਕਰਕੇ ਨਾ ਮਿਕਸੀ ਚ ਯਾਂ ਕਿਸੇ ਵੀ ਉਹ ਪਾ ਦੇ।

ਤੇ ਓਹਦੇ ਨਾਲ ਤੇਰਾ custard ਗਾੜ੍ਹਾ ਹੋ ਜਾਏਗਾ।

ਉਹ ਉਪਰੋਂ ਗਾੜੀ ਸੀ ਥੱਲੇ ਪਾਣੀ ਸੀ। ਹਾਂ ਹਾਂ ਇੰਝ ਹੋ ਜਾਂਦੀ ਹੈ ਡੱਬੇ ਵਿਚ।

ਤੇ banana ਸ਼ੇਕ ਬਣਾਨੇ ਉਹ ਗਾੜ੍ਹਾ ਹੁੰਦਾ ਹੈ।

ਮੈਂ ਕੇਲੇਆਂ ਨੂੰ ਮੈਸ਼ ਕਰਕੇ ਨਾ ਓਹਦੇ ਚ ਪਾ ਕੇ ਨਾ ਹੱਥਾਂ ਨਾਲ ਹੀ ਕਰੀਮ ਨੂੰ ਮਲੇਆ।

ਇਕ ਉਹ ਗੋਲੀਆਂ ਨਿਕਲ ਜਾਣ ਅਗਰ ਕਿਉਂਕਿ ਮਿਕਸੀ ਆ ਕੋਈ ਚੀਜ਼ ਕਰਾਂਗੀ ਤੇ ਉਹ ਮੱਖਣ ਬਣ ਜੇ ਗਾ। ਹਾਂ ਬਸ ਫੇਰ ਉਹ ਕਰਨ ਦੇ ਬਾਅਦ ਫੇਰ ਬਾਅਦ ਵਿਚ ਚੀਨੀ ਪਾਈ ਥੋੜੀ ਜਿਹੀ। ਹਮ ਚੀਨੀ ਪਾ ਕੇ ਹੱਥਾਂ ਨਾਲ ਹੀ ਮੈਂ ਸਾਰਾ ਕੰਮ ਕੀਤਾ। ਮੈਂ ਕਿਹਾ ਹੱਥਾਂ ਨਾਲ ਕਰਾਂ। ਉਹ ਫੇਰ ਘੋਲਿਆ ਫੇਰ fruits ਪਾਏ ਫੇਰ ਅੰਬ ਪਾਇਆ। ਅੰਬ ਨਾਲ ਅੰਬ ਨੂੰ ਨਾ ਥੋੜਾ ਜੇਹਾ ਇੰਝ ਕਰਕੇ ਪਾਇਆ। ਤਾਂ ਜਾ ਕੇ ਥੋੜੀ ਗਾੜੀ ਹੋਈ।

ਫੇਰ ਮੈਂ ਫਰਿੱਜ ਚ ਰੱਖੀ। ਮੈਂ ਕਿਹਾ ਸ਼ੁਕਰ ਹੈ ਮੈਂ ਕਿਹਾ ਕਿਤੇ custard ਦੀ ਤਰ੍ਹਾਂ ਇਹ ਵੀ ਨਾ ਵਿਗੜ ਜਾਵੇ। ਚਲ ਠੀਕ ਐ ਉਹ ਧਿਆਨ ਨਾਲ ਕੀਤਾ custard ਅਗਰ ਕੁਛ ਥੋੜਾ ਜੇਹਾ ਹੋ ਜੇ ਪਤਲਾ ਤੇ ਓਦੇ ਚ ਇਕ cup ਦੁੱਧ ਵਿਚ ਦੋ ਚਾਰ ਪੀਸ ਕੇ ਓਦੇ bread ਦੇ ਪਾ ਦਿਓ। ਹਣਾ ਉਹ ਮੈਸ਼ ਕਰਕੇ ਪਾ ਦਿਓ।

ਮੈਸ਼ ਕਰਕੇ ਨਾ ਉਹ ਪਾ ਦੇ ਕਹਿੰਦੇ ਤੇਰੇ ਸੱਤ ਕਿੱਲੋ ਦੁੱਧ ਸੀ।

ਤੇ ਦੱਸ piece ਤੇਰੇ bread ਦੇ ਪੈ ਜਾਣੇ ਸੀ।

ਕਈ ਵਾਰੀ ਹੋ ਜਾਂਦਾ ਘਰ ਵੀ। ਕਿੰਨਾ custard ਪਾਉਡਰ ਪਾਈ ਜਾਣੇ ਪਰ ਉਹ ਗਾੜ੍ਹਾ ਹੀ ਨਹੀਂ ਹੁੰਦਾ ਗਾੜ੍ਹਾ ਹੀ ਨਹੀਂ ਹੁੰਦਾ।

ਹੁਣ ਅੱਗੋਂ ਤੋਂ ਵੇਖਾਂਗੇ ਇਸ ਤਰਾਂ ਹੀ ਕਰ ਕੇ ਦੇਖਾਂਗੇ bread ਪਾ ਕੇ ਦੇਖਾਂਗੇ। ਅਮ ਫੇਰ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਜੀ ਦੱਸ ਹੀ ਦਿੰਦਾ ਹੈਂ ਕਿ ਹਾਂ ਹਾਂ ਕਿ

ਕਿ ਇਸ ਚੀਜ਼ ਨਾਲ ਇਸਤਰਾਂ ਆਹ ਤੇ ਹੈਹੀ ਹੈ। ਅਮ ਹੁਣ ਸਿਰਫ ਵਾਲ ਨੇ ਵਾਲ ਕਾਲੇ ਕਰਨ ਵਾਸਤੇ ਬਾਜ਼ਾਰ ਚੀਜਾਂ ਆਉਂਦੀਆਂ ਨੇ ਆਹ chemical ਵਾਲੀਆਂ ਚੀਜਾਂ ਲਓ ਤੇ ਇਹਨਾ ਵਾਲ ਖ਼ਰਾਬ ਹੋ ਜਾਂਦੇ ਨੇ। ਤੇ ਮੈਂ ਤੇ ਹੁਣ ਘਰ ਹੀ ਬਣਾਂਦੀ ਹੁੰਦੀ ਆ ਪੈਕ ਪੂਕ। ਹਮ ਘਰ ਹੀ ਬਣਾ ਕੇ ਲਗਾਂਨੀ ਆ। ਰੰਗ ਚੜ੍ਹਿਆ ਰਹਿੰਦਾ ਹੈ। ਠੀਕ ਐ ਥੋੜਾ ਆਰਾਮ ਨਾਲ ਨਿਕਲਦਾ ਹੈ natural ਦੀ natural ਚੀਜਾਂ।

side effect ਨੀ ਹੁੰਦਾ। ਨੀ ਤੇ ਜੋ ਬਾਏ ਬਾਜ਼ਾਰ ਦੀ ਲਗਾਂਦੇ ਆ ਕੋਈ ਡਾਈ ਆਪਣੇ ਜਿਹੜੇ ਕਾਲੇ ਆ ਉਹ ਵੀ white ਹੋ ਜਾਂਦੇ ਨਾਲ ਵਾਲ। ਹਮ ਹਮ ਹਾਂ ਪਰ ਮੇਹਨਤ ਜ਼ਰੂਰ ਕਰਨੀ ਪੈਂਦੀ ਏ। ਮੇਹਨਤ ਕਰਨੀ ਪੈਂਦੀ ਚੀਜ਼ ਬਣਾਣ ਵਾਸਤੇ ਮਗਰ।

ਹਾਂ। ਮਗਰ ਅਸਰ ਕਰਦੀ ਏ ਨਾ। ਹੁਣ ਮੈਂ ਤੇਲ ਬਣਾਇਆ ਮੇਰੇ ਵਾਲ ਸਾਰੇ ਹੀ ਚੱਲੇ ਗਏ ਸੀ।

ਮੈਂ ਘਰ ਹੀ ਤੇਲ ਬਣਾਇਆ ਉਹ ਤੇਲ ਦੀ ਸ਼ੀਸ਼ਿਆਂ ਬਣਾ ਕੇ ਤਿੰਨ ਸ਼ੀਸ਼ਿਆਂ ਬਣਾ ਕੇ ਰੱਖੀਆਂ। ਉਹ ਦੋ ਸਾਲ ਹੋ ਗਏ ਨੇ ਲਾਂਦੀ ਨੂੰ। ਘੱਟ ਘੱਟ ਲਾਂਦੀ ਆ। ਕਿਉਂਕਿ ਤੇਲ ਹੈਗਾ ਏ ਗਰਮ।

ਉਹ ਵੀ aloe vera ਚ ਪਾ ਕੇ। ਹੁਣ ਸੋਹਣੇ ਹੋ ਗਏ ਵਾਲ ਤੇਰੇ ਪਹਿਲੇ ਤੇ ਬਿਲਕੁਲ ਛੋਟੇ ਛੋਟੇ ਹੀ ਸੀ। ਹੁਣ ਤੇ ਬਹੁਤ ਸੋਹਣੇ ਹੋ ਗਏ ਵਾਲ। ਹਮ ਉਹ ਵੀ aloe vera ਚ ਪਾ ਕੇ ਲਗਾਂਨੀ ਆ।

heavy ਲਗਦਾ ਤੇਰਾ ਸਿਰਿ ਸਿਰ ਭਾਰਾ ਹਾਂ।

ਪਹਿਲੇ ਤੇ ਬਹੁਤ। ਪਹਿਲੇ ਵਾਲ ਸੀ ਕਿੰਨੇ ਸੋਹਣੇ ਲੰਬੇ ਲੰਬੇ ਫੇਰ ਗਏ। ਗਏ ਤੇ ਬਿਲਕੁਲ ਹੀ ਚੂਜੇ ਜਿੰਨੇ ਹੋ ਗਏ ਹੱਥ। ਫੜੇ ਵੀ ਨੀ ਜਾਂਦੇ ਸੀ। ਹੁਣ ਆਏ ਨੇ ਤੇ। ਮਤਲਬ ਪਹਿਲੇ ਨਾਲੋਂ ਵੀ ਜ਼ਿਆਦਾ ਭਾਰੀ ਆਏ ਨੇ ਵਾਲ।

ਅਮ ਹੋ ਗਏ ਨੇ। ਹੁਣ ਫੇਰ ਵਾਪਿਸ ਮੈਨੂੰ ਪਹਿਲੇ ਪਹਿਲੇ ਮੈਂ ਵੱਡੇ ਵੱਡੇ ਕਲਿੱਪ ਲਗਾਂਦੀ ਹੁੰਦੀ ਸੀਗੀ। ਮੇਰੇ ਵਾਲਾਂ ਚ ਅੜਦੇ ਨੀ। ਫੇਰ ਜਦੋਂ ਵਾਲ ਗਏ ਤੇ ਬਿਲਕੁਲ ਹੀ ਛੋਟੇ ਬੱਚਿਆਂ ਵਾਲੇ ਲਗਾਉਣ ਲੱਗ ਗਈ ਸੀ। ਬੱਚਿਆਂ ਦੇ ਵੀ ਵੱਡੇ ਉਹ ਮੇਰੇ ਵਾਲਾਂ ਨੂੰ ਵੱਡੇ ਪੈਂਦੇ ਸੀ।

ਅਮ ਤੁਸੀਂ ਵੀ ਬਣਾ ਕੇ ਲਗਾ ਸਕਦੇ ਹੋ। ਵਾਲ ਬੱਚ ਜਾਣਗੇ ਡਿੱਗਦੇ ਦੇ ਨੀ ਨਾ। ਉਹ ਘੱਟ ਹੋ ਜਾਣਗੇ। ਫ਼ਰਕ ਹੈ ਉਹ ਵਾਲਾ ਤੇਰਾ ਵਾਲਾ ਤੁਨੇ ਵੀ ਇਕ ਦਿਤਾ ਸੀ ਤੇਲ ਤੇ ਉਹ ਅੱਜਕਲ ਬੱਚੇ ਉਹ ਲੈ ਆਂਦੇ ਆ bringraj ਯਾਂ ਕੋਈ ਇਹੋ ਜੇਹਾ ਤੇਲ ਆ। ਓਹਦੇ ਨਾਲ ਝੜ ਦੇ ਨਹੀਂ ਆ

ਸਾਰੀਆਂ ਸਮਾਨ ਮੰਗਾਇਆ ਪਹਿਲੇ amazon ਤੋਂ ਮੰਗਾਇਆ ਸਾਰਾ ਸਮਾਨ। ਫੇਰ ਓਹਦੀ quantity ਆਪ ਪਾਈਆਂ। ਇਹਨਾਂ ਇਹਨਾਂ ਇਹ ਇਹਨਾਂ ਇਹਨਾਂ ਉਹ। ਪਾ ਕੇ ਆਪ ਹੀ ਬਣਾਇਆ।

ਹਾਂ ਚਾਰ ਚਾਰ ਮਤਲਬ ਇਕ ਦਿਨ ਚ ਬਣਾਇਆ ਤੇ ਓਹਨੂੰ ਪੰਜ ਦਿਨ ਰੱਖਿਆ। ਪੰਜ ਦਿਨ ਰੱਖਣ ਦੇ ਬਾਅਦ ਓਹਨੂੰ ਸ਼ੀਸ਼ਿਆਂ ਚ ਪਾਇਆ। ਤੇ ਫੇਰ ਓਹਦੇ ਬਾਅਦ ਸ਼ੀਸ਼ਿਆਂ ਚ ਪਿਆ ਹੋਇਆ ਵੇ । ਦੋ ਸ਼ੀਸ਼ਿਆਂ ਖ਼ਤਮ ਹੋ ਗਈਆਂ ਡੇਢ ਰਹਿ ਗਈ ਹੁਣ।

ਮਿਲਦਾ ਸਾਰੀਆਂ ਚੀਜਾਂ ਪਹਿਲੇ ਦੱਸ ਦੇਣਾ ਫੇਰ ਮੈਨੂੰ ਦੱਸ ਦੇਣਾ ਹਾ ਹਾ ਮੈਂ ਵੀ ਬਣਾ ਲਾਗੀ । ਦਸਾਂਗੀ ਦਸਾਂਗੀ ਚੱਲੋ ਫੇਰ ਦਸਾਂਗੀ ਮੈਂ ਤੁਹਾਨੂੰ ਹਾ okay bye bye

ਵੱਡੀ ਮੰਮੀ ਸਲਾਮ, ਬੀਬੀ ਸਲਾਮ। ਸਲਾਮ ਪੁੱਤ ਸਲਾਮ ਠੀਕ ਆ ਹਾਂਜੀ ਸਾਥ ਹੋਏ ਹੋਰ ਜੀ ਜਿਉਂਦੇ ਵਸਦੇ ਰਹੋ

ਦਿਮਾਗ ਖ਼ਰਚ ਹੋਏਗਾ ਮੁੜਕੇ ਆ ਗਿਆ

ਪੈਂਦੀ, ਮਿਹਨਤ ਕਰਾਂਗੇ ਤੇ ਫਿਰ ਹੀ ਕਮਾਵਾਂਗੇ, ਖਾਵਾਂਗੇ।

ਕਈ ਝੋਨਾ ਲਾਉਂਦੇ ਦਿਹਾੜੀਆਂ ਲਾਉਂਦੇ ਧੁੱਪੇ।

ਅਸੀਂ ਜ਼ਰਾ ਕੁ ਧੁੱਪੇ ਕੰਮ ਤੇ ਲੱਗੇ ਆਹੋ ਸਾਹ ਸੁੱਕ ਜਾਂਦੇ ਅੰਦਰੇ ਉਹ ਬਹੁਤੇ ਕਮਾਉਂਦੇ ਆਪਾਂ ਥੋੜ੍ਹੇ ਕਮਾਉਂਦੇ। ਐਤਕੀ ਕਹਿੰਦੇ ਪੰਜ ਸੌ ਰੁਪਈਆ ਵੱਧ ਗਿਆ ਕਿੱਲੇ ਦਾ ਦੀਦੀ। ਪਤਾ ਨੀ ਭੈਣ ਮੈਂ ਨੀ ਇਹ ਜਿਹੀ ਜਾਣਕਾਰੀ ਲਈ। ਕਹਿਣਡੇ ਸੀ ਪੰਤਾਲੀ ਸੌ ਨੂੰ ਆਂ

ਮੈਨੂੰ ਵੀ ਮੈਂ ਐਵੇਂ ਤੈਨੂੰ ਪੁੱਤ ਝੂਠ ਮਾਰਾਂ ਨਾ ਮੈਨੂੰ ਵਾਢੀ ਕਰਨੀ ਆਉਂਦੀ ਹੈ ਨਾ ਝੋਨਾ ਲਾਉਣਾ ਆਉਂਦਾ।

ਨਾ ਸ਼ੁਰੂ ਤੋਂ ਮੰਮੀ ਹੋਣਾਂ ਨੇ ਵੀ ਨੀ ਕਦੇ ਲਵਾਇਆ ਤੇ ਨਾ ਕਦੇ

ਉੰਞ ਸੁੱਖ ਗਿੱਝ ਗਈ ਜਾਂਚ ਨੀ ਭਲਾ ਇਹਨੂੰ। ਨਹੀਂ ਨਹੀਂ ਦੀਦੀ ਸਹੁੰ ਵਾਲੀ ਗੱਲ ਵਾ।

ਹੋਣੀਂ ਝੌਨਾ ਨੀ ਲਾਉਂਦੇ ਰਹੇ ਵਾਢੀ ਜ਼ਰੂਰ ਕਰਦੇ ਰਹੇ ਹੈ।

ਹਾਂ ਦੇਖ ਲਾ ਹੌਲੀ ਹੌਲੀ ਦੱਸਣ ਲੱਗ ਪਈ ਨਹੀਂ ਨਹੀਂ ਵਾਢੀ ਕਰਦੇ ਰਹੇ ਆ ਮੇਰੇ ਦਾਦੀਆਂ ਦਾਦੇ ਭੂਆ

ਤੇ ਸਾਰੇ ਕਰਦੇ ਰਹੇ, ਸਾਡੀ ਮੰਮੀ ਹੋਣਾਂ ਨੇ ਚਾਚੇ ਦੀਆਂ ਕੁੜੀਆਂ ਸੀ ਆਪਾਂ ਸੀ ਸਾਨੂੰ ਨਹੀਂ ਕਦੇ ਉਹਨਾਂ ਨੇ ਬਾਹਰ ਘੱਲਿਆ ਨਾ ਕਦੇ ਕਰਾਇਆ ਕੰਮ ਬਾਹਰ ਦਾ ਘਰਦਾ ਸਾਰਾ ਕਰਦੇ ਰਹੇ। ਸਾਡੀਆਂ ਕੁੜੀਆਂ ਨੇ ਦੇਖ ਲਾ ਕਿੰਨਾ ਕੀਤਾ ਸੀ ਵਾਢੀਆਂ।

ਜਿੱਦਾਂ ਹੁਣ ਸਾਡੀਆਂ ਕੁੜੀਆਂ ਅਸੀਂ ਨੀ ਕੁਛ ਕਰਵਾਉਣਡੇ ਤੇ ਕੱਲ੍ਹ ਨੂੰ ਇਹਨਾਂ ਨੂੰ ਕੋਈ ਕਵੇ ਵੀ ਤੁਸੀਂ ਕਰ ਪਿੰਡ ਚੋਂ ਆਈਆਂ ਜੇ ਤੇ ਉਹਨਾਂ ਨੇ ਕਿਹੜਾ ਕੋਈ ਕੰਮ ਕੀਤਾ ਇਹੋ ਜਿਹਾ ਕੋਈ।